ਪੰਜ ਪਿਆਰੇ ਅਮ੍ਰਿਤ ਛੱਕਿਆ ਹੋਣਾ ਪਹਿਲੇ

ਮਤਲਬ ਕੀ ਇਹ ਜਦੋਂ ਅਮ੍ਰਿਤ ਛਕਾਦੇ ਹੈ ਤਾਂ ਇਹਨਾ ਦਾ ਕੋਈ rule ਵੀ ਹੁੰਦੇ ਹੋਣਗੇ ਨਾ ਵੀ ਕਿਆ ਕਿਆ main ਚੀਜ਼ਾਂ ਜਰੂਰੀ ਹੁੰਦੀਆਂ ਹਾਂਜੀ ਹਾਂਜੀ ਇਹ ਮਤਲਬ ਕੀ ਪੰਜ ਚੀਜ਼ਾਂ ਆਪਣੇ ਕੋਲ ਹੋਣੀਆਂ ਚਾਹੀਦੀ ਏ

ਕੇਸ ਕੰਗਾ ਕਛਹਿਰਾ ਕਰਪਾਨ ਇਹ ਪੰਜ ਚੀਜ਼ਾਂ ਹੈ

ਜਦੋਂ ਇਸ਼ਨਾਨ ਵਗੈਰਾ ਕਰਨ ਜਾਂਦੇ ਹਾਂ ਫ਼ਿਰ ਇਹ ਕਰਪਾਨ ਨੂੰ ਕਿਹਾ ਉੱਤਾਰ ਕੇ ਰੱਖ ਦਿੰਨੇ ਆ ਨਹੀਂ ਨਹੀਂ ਆਪਣੇ ਕੇਸਕੀ ਬਣੀ ਹੁੰਦੀ ਏ ਕੇਸਕੀ ਦੇ ਉੱਪਰ ਸਿਜਾ ਸਕਦੇ ਹਾਂ

ਹਾਂਜੀ ਆਪਣੇ ਸ਼ਰੀਰ ਤੋਂ ਅਲੱਗ ਨਹੀਂ ਨਾ ਕਰ ਸਕਦੇ ਆਪਾਂ ਕੋਈ ਵੀ ਚੀਜ਼ ਨੂੰ ਨਾ ਕੰਗੇ ਨੂੰ ਨਾ ਕਛਹਿਰੇ ਨੂੰ ਨਾ ਕਰਪਾਨ ਨੂੰ ਨਾ ਕੜੇ ਨੂੰ ਅੱਛਾ ਜਦੋਂ ਸਿਰ wash ਕਰਦੇ ਹੋਣੇ ਫ਼ੇਰ ਆਪਾਂ wash ਕਰਦੇ ਉਸ time ਆਪਾਂ ਲੱਕ ਨੂੰ ਬੰਨ ਲੈਣੇ ਆ ਅੱਛਾ ਲੱਕ ਨੂੰ ਬੰਨ ਲੈਣੇ ਹੋ ਮਤਲਬ ਕੀ ਸ਼ਰੀਰ ਦੇ ਨਾਲ ਜੁੜੇ ਹੋਣੇ

ਹਾਂਜੀ ਇਹ ਸ਼ਰੀਰ ਦੇ ਨਾਲ ਜੁੜਿਆ ਹੋਣਾ ਚਾਹੀਦਾ ਏ ਆਪਾਂ ਉਸ time ਲੱਕ ਨੂੰ ਬੰਨ ਲੈਂਦੇ ਹਾਂ ਜਾ ਕੀ ਕਹਿੰਦੇ ਆ ਵੀ ਆਪਣੇ ਹੱਥ ਤੇ ਅਹ

ਤਾਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੋ ਸਾਹਿਬਜ਼ਾਦੇ ਨੂੰ ਬਚਪਣ ਤੋ ਹੀ ਮਤਲਬ ਕੀ ਅਮ੍ਰਿਤ ਛਕਾ ਦਿੱਤਾ

ਮਤਲਬ ਕੀ ਸੱਚਾਈ ਲਈ ਹੈ ਦੇ ਰਸਤੇ ਤੇ ਚੱਲਣਾ ਸਿਖਾਇਆ

ਧਰਮ ਨਾ ਛੱਡੋ ਵਹਿਮ ਭਰਮ ਖਾਤਰ ਨਾ ਆਪਣਾ

ਧਰਮ ਨਹੀਂ ਛੱਡਣੀ or ਬੱਚੇ ਵੀ ਨੇ ਉਹੀ ਦੇਖਿਆ ਆਪਣੇ ਨਹੀਂ ਦੇਖਿਆ ਹੈਗਾ ਕੀ ਸਾਡੀ ਉਮਰ ਛੋਟੀ ਨਹੀਂ ਛੋਟੀ ਹੈ ਉਹਨਾ

ਤਾਂ ਇਹਦੇ ਵਿੱਚ ਕੋਈ ਗੀਤ ਵੀ ਚੱਲਿਆ ਸੀ ਦਾਦੀ ਏ ਅਸੀਂ ਮੁੜ ਨਹੀਂ ਆਉਣਾ

ਤਾਂ ਦਾਦੀ ਨੇ ਵੀ ਉਹਨਾ ਨੇ ਮਤਲਬ ਕੀ ਕੰਧਾ ਵਿੱਚ ਛਿਹਾਣ ਤੋ ਪਹਿਲੇ ਉਹਨਾ ਨੂੰ ਦਹੁੰਲੇ ਵਾਂਗ ਸਜ਼ਾਇਆ ਸੀਗਾ ਹਾਂਜੀ ਉਹ ਕਹਿੰਦੇ ਸੀ ਨਾ ਵੀ ਸਾਨੂੰ ਲਾੜੇ ਦੀ ਲਾੜੇ ਤਰ੍ਹਾਂ ਸ੍ਝਾਦੋ ਵੀ ਅਸੀਂ ਲਾੜੇ ਦੀ ਮੋਤ ਨੂੰ ਵਿਆਉਣ ਚੱਲੇ ਆ

ਹਾਂਜੀ ਸਾਨੂੰ ਖੁਸ਼ੀ ਖੁਸ਼ੀ ਤਰੋ ਵੀ ਸਾਨੂੰ ਰੋ ਕੇ ਨਾ ਤੋਰੋ ਵੀ ਅਸੀਂ ਲਾੜੀ ਮੋਤ ਵਿਆਉਣ ਚੱਲੇ ਹਾਂ ਵੀ ਅਸੀਂ ਮੋਤ ਨੂੰ ਆਪਣੇ ਗੱਲ ਪਾਉਣ

ਵੀ ਤੁਸੀਂ ਸਾਨੂੰ ਕਲਗੀ ਸਜਾਈ ਸੀ ਫ਼ੇਰ ਉਹਨਾ ਨੇ ਉਹਨਾ ਦੇ

ਸਹਿਰਾ ਬਣਿਆ ਐੱਨ ਕੰਲਗੀਆਂ ਲਾਈਆਂ ਹੋਈਆਂ

ਹਾਂਜੀ ਸਾਰਾ ਉਹਨਾ ਨੇ ਮਤਲਬ ਕੀ ਆ ਜਿਵੇਂ ਹੁਣ ਵਿਆਹ ਦੇ ਮੁੰਡੇ ਨੂੰ ਤਿਆਰ ਕਰਦੇ ਹਾਂ ਨਾ ਉਸ ਤਰ੍ਹਾਂ ਉਹਨਾ ਨੇ ਤਿਆਰ ਕਰਕੇ ਭੇਜਿਆ ਸੀਗਾ ਵੀ ਕੋਈ ਤੁਸੀਂ ਦਾਦੀ ਨੇ ਅੱਗੋ ਇਹ ਵੀ ਬੋਲਿਆ ਸੀਗਾ ਕੀ ਤੁਸੀਂ ਅਹ ਮੇਰੇ ਪੋਤੋ ਹੋ ਵੀ ਤੁਸੀਂ ਘਬਰਾਓ ਨਾ ਵੀ ਜਦੋਂ ਤੁਹਾਨੂੰ ਨਾ ਅਹ ਜ਼ੁਲਮ ਕਾਰਕ ਜਿਹੜਾ ਮਤਲਬ ਕੀ ਆਪਣਾ ਉਹ ਜ਼ੁਲਮ ਆਲਾ ਉਹ ਤੁਹਾਨੂੰ ਕੁੱਛ ਕਹੂਗਾ ਨਾ ਤੁਸੀਂ ਉਹਦੇ ਮਹੁਰੇ ਡੱਟਕੇ ਹੋਸਲੇ ਨਾਲ ਐਨ ਪੂਰਾ ਬੁਲੰਦ ਆਵਾਜ ਨਾਲ

ਨਹੀਂ ਤੇ ਅੱਜਕਲ ਦੇ ਬੱਚਿਆ ਨੂੰ ਦੇਖੋ ਮਾੜੀ ਜੀ ਡਾਂਟ ਵੀ ਲਗਾਓ ਨਾ ਤਾਂ ਰੋਦੇ

ਬੱਚਿਆ ਚ ਇੰਨਾ ਸ਼ਾਸ ਤੇ ਜਜ੍ਬਾ ਸੀਗਾ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਉਹਨਾ ਨੇ ਦੱਸਿਆ ਏ ਵੀ ਸ਼ੁਰੂ ਤੇ ਹੀ ਤੁਸੀਂ ਉਹੀ line ਚ ਹੀ ਪਾਇਆ ਹੈ ਜਿਵੇਂ ਆਪਣਾ ਗੱਤਕਾ ਟੇਮ ਵੀ ਗੱਤਕੇ ਆਲੇ ਤਾਂ ਹਰੇਕ ਕੋਈ ਦਲੇਰ ਹੀ ਹੁੰਦਾ ਕੋਈ ਉਹ ਨਹੀਂ ਹੁੰਦਾ ਐਨਾ ਆਪਣਾ

ਹਾਂਜੀ ਸੱਤ ਸਾਲ ਦੇ ਤੇ ਸੀਗੇ ਇੱਕ ਛੋਟੋ ਸੱਤ ਸਾਲ ਦੇ ਸੀਗੇ ਤੇ ਵੱਡੇ ਨੋ ਸਾਲ ਦੇ ਸੀਗੇ ਹਾਂ ਇੱਕ ਉਹਨਾ ਨੇ ਇਹ ਵੀ ਸ਼ਬਦ ਗਾਇਆ ਸੀਗਾ ਮੈਂ ਤਾਂ ਹਾਂ ਨੋ ਸਾਲ ਦਾ ਮੇਰੇ ਵੀਰ ਨੇ ਆਉਣਾ ਹਾਂਜੀ ਉਹ ਜਦੋਂ ਉਸ time ਬੋਲਿਆ ਸੀ ਉਹਨਾ ਨੇ ਜਦੋਂ ਉਹਨਾ ਨੂੰ ਨੀਹਾਂ ਦੇ ਵਿੱਚ ਚਿਣਵਾਨ ਲੱਗੇ ਸੀਗੇ

ਮੈਂ ਤਾਂ ਹਲੇ ਠੀਕ ਆ ਵੀ ਮੇਰੀ ਉਮਰ ਤਾਂ ਹਲੇ ਹੈਗੀ ਆ ਵੀ ਮੇਰਾ ਤਾਂ ਵੀਰਾ ਹਲੇ ਨਿਆਣਾ ਹੈ ਪਰ ਲੇਕਿਨ ਉਸ time ਬਾਬਾ ਫ਼ਤਿਹ ਸਿੰਘ ਜੀ ਨੇ ਇੱਕ ਜੁਆਬ ਦਿਆ ਸੀਗਾ ਕੀ ਵੀਰੇ ਤੂੰ ਘਬਰਾ ਨਾ ਵੀ ਕੋਈ ਨਾ ਜ਼ੇ ਮੈਂ ਤੇਰੇ ਤੋ ਪਹਿਲਾ ਜਾ ਰਿਹਾ ਹਾਂ ਨਾ ਤੁਸੀਂ ਇੰਨਾ ਉਹ ਘਬਰਾਓ ਨਾ ਕੀ ਮੈਂ ਐਨਾ ਜਿਆਦਾ ਉਹ ਹਾਂ ਕੀ ਮੈਨੂੰ ਬਹੁਤ ਖੁਸ਼ੀ ਹੈ ਕੀ ਆਪਣੇ ਕੇਸ ਨਹੀਂ ਕਟਵਾਏ ਮੈਨੂੰ ਬਹੁਤ ਖੁਸ਼ੀ ਹੈ ਕੀ ਮੈਂ ਆਪਣੇ ਕੇਸ ਨਹੀਂ ਕਟਾਏ ਆਪਣੇ ਧਰਮ ਦੇ ਨਾਲ ਹੀ ਕੁਰਬਾਨ ਹੁੰਦਾ ਜਾ ਰਿਹਾ ਇੰਨੀ ਉੱਚੀ ਉਹਨਾ ਨੇ ਆਪਣੇ ਉਹ ਆਵਾਜ ਨਾਲ ਫ਼ਤਿਹ ਬੁਲਾਈ ਸੀਗੀ

ਮਤਲਬ ਕੀ ਜਿਸ ਤਰ੍ਹਾਂ ਜਦੋਂ ਕੰਧਾ ਵਿੱਚ ਚੁਣਵਾਣਾ ਵੀ ਸ਼ੁਰੂ ਕਰਿਆ ਸੀਗਾ ਦੋ ਇੱਟਾਂ ਵਗੈਰਾ ਰੱਖਣੀਆਂ ਸ਼ੁਰੂ ਹੋਈਆਂ

ਤੇ ਕੋਈ ਇਹੇ ਜਾ ਨਹੀਂ ਹੋਣਾ ਜਿਹੜਾ ਕੋਲ ਖੜਾ ਜਿਹਦੀ ਅੱਖਾ ਚੋ ਪਾਣੀ ਨਹੀਂ ਹੋਣਾ ਵੀ ਬੱਚੇ ਆ ਜਾਣ ਵਾਪਿਸ ਆ ਜਾਣ

ਲੇਕਿਨ ਉਹ ਬੱਚਾ ਕਿੰਨਾ ਸ਼ਾਸ ਕੋਈ ਰੱਬ ਦਾ ਰੂਪ ਹੀ ਸੀਗਾ ਕੀ

ਨਹੀਂ ਡੋਲਿਆ ਨਹੀਂ ਅੱਜਕਲ ਕਿਆ ਕੋਈ ਇਨਸਾਨ ਇੰਨਾ ਕਰ ਨਹੀਂ ਸਕਦਾ ਵੈਸੇ ਵੀ ਇੰਨਾ ਤੋ ਆਪਾਂ ਨੂੰ ਸਿਕਸਾ ਵੀ ਮਿਲਦੀ ਏ ਆਪਣੇ ਧਰਮ ਤੱਕ ਹੀ ਰਹੋ ਤੁਸੀਂ ਵੀ ਕਿਸੇ ਦੇ ਕਿਸੇ ਧਰਮ ਨੂੰ ਮਾੜਾ ਵੀ ਨਾ ਬੋਲੋ ਅਸੀਂ ਕਹਿ ਨਹੀਂ ਰਹੇ ਕਿਸੇ ਧਰਮ ਨੂੰ ਮਾੜਾ ਬੋਲੋ ਕਹਿੰਦੇ ਪਰ ਲੇਕਿਨ ਹਰੇਕ ਦਾ ਧਰਮ ਆਪਣਾ ਆਪਣਾ ਹੈ ਜਿਹੜੇ ਧਰਮ ਚ ਤੁਸੀਂ ਹੈਗੇ ਵੋ ਉਸ ਧਰਮ ਲਈ ਡੱਟ ਕੇ ਰਹੋ ਬੱਸ ਇਹੀ ਚੀਜ਼ ਸਿਖਾਈ ਗਈ ਹੈ ਆਪਾਂ ਨੂੰ ਹਾਂਜੀ ਫਤਿਹਗੜ੍ਹ ਸਾਹਿਬ ਚ ਇੱਕ ਮਤਲਬ ਕੇ ਠੰਡਾ ਬੁਰਜ ਹੋ ਗਿਆ ਇੱਕ ਸਰੋਵਰ

ਸਰੋਵਰ ਇਸ਼ਨਾਨ ਘਰ ਬਣੇ ਹੋਏ ਹੈ ਬੀਬੀਆਂ ਲਈ ਅਲੱਗ ਬਣੇ ਹੋਏ ਹੈ ਤੇ ਹਾਂਜੀ ਬਹੁਤ ਮਤਲਬ ਕੀ ਸਫਾਈ ਬਹੁਤ ਜਿਆਦਾ

ਸਫਾਈ ਦਾ ਵੀ ਹੈ ਇੱਕ ਮੋਤੀ ਮਸ਼ਿਦ ਗੁਰੂਦਵਾਰਾ ਵੀ ਹਾਂਜੀ ਮੋਤੀ ਰਾਮ ਮਹਿਰਾ ਦਾ ਗੁਰੂਦਵਾਰਾ ਵੀ ਹੈ ਜੋਤੀ ਸਰੂਪ ਗੁਰੂਦਵਾਰਾ ਵੀ ਹੈ ਜੀ ਉੱਥੇ ਮਤਲਬ ਕੀ ਜਦੋਂ ਇਹ ਮਤਲਬ ਕੀ ਆਂਦਾ ਹੈਗਾ ਪੋਹ ਦਾ ਮਹੀਨਾ ਆਂਦਾ ਗਿਆ ਵੀ ਉਹਨਾ ਦੀ ਯਾਦ ਵਿੱਚ ਹਰ ਸਾਲ

ਤੇ ਤਿੰਨ ਦਿਨ ਤੋ ਬਾਅਦ ਆਪਣਾ ਚਮਕੋਰ ਸਾਹਿਬ ਲੱਗਦੇ ਆ ਫ਼ੇਰ ਆਪਣੇ ਮੋਰਿੰਡੇ ਵੀ ਨਿੱਕਲ ਦਾ ਹੈ ਨਗਰ ਕੀਰਤਨ ਮੋਰਿੰਡੇ ਤੋ ਵੀ ਫ਼ੇਰ ਉਹਦੇ ਬਾਅਦ ਆਪਣਾ ਚੱਪੜਚਿੜੀ ਦਾ ਨਿੱਕਲ ਦਾ ਇੱਕ ਨਗਰ ਕੀਰਤਨ ਚੱਪੜਚਿੜੀ ਵੀ ਜਾਂਦੇ ਸੀਗੇ ਫ਼ੇਰ ਆਪਣਾ ਫਤਿਹਗੜ੍ਹ ਸਾਹਿਬ last ਤਿੰਨ ਤਰੀਕਾਂ ਚ ਫਤਿਹਗੜ੍ਹ ਸਾਹਿਬ ਦਾ ਨਿੱਕਲਦਾ ਹੈ ਉਹ ਵੱਡਾ ਹੁੰਦਾ ਹੈ ਨਗਰ ਕੀਰਤਨ ਉਹ ਜਿਹੜਾ ਬਹੁਤ ਵੱਡਾ ਮਤਲਬ ਕੀ ਜਿਹੜੇ ਸੜਕਾ ਵੀ ਜਾਮ ਕਰ ਦਿੱਤੀਆਂ ਜਾਂਦੀਆਂ ਨੇ

ਤਾਂ ਮਤਲਬ ਕੀ ਸੜਕ ਵੀ ਬੰਦ ਬੱਸਾਂ ਵਗੈਰਾ ਬੰਦ ਕਰ ਦਿੱਤੀਆਂ ਜਾਂਦੀਆਂ ਨੇ

ਵੀ ਕਾਫ਼ੀ ਰੱਸ਼ ਹੋ ਜਾਂਦਾ ਏ ਬਹੁਤ ਜਿਆਦਾ

ਹਾਂਜੀ ਉਸ time ਤਾਂ ਮਤਲਬ ਕੀ free ਬੱਸਾਂ ਵੀ ਲਗਾ ਦਿੰਦੇ ਨੇ ਉਹ

ਨਾ ਮਤਲਬ ਕੀ ਐਨੀਂ ਠੰਡ ਹੁੰਦੀ ਆ ਫ਼ੇਰ ਵੀ

ਪੈਦਲ ਨੰਗੇ ਪੈਰੀ ਜਾਂਦੇ ਏ ਹਾਂਜੀ ਉਹ ਜਿੰਨਾ ਦੀ ਮਤਲਬ ਕੀ ਸਰਧਾ ਅੰਦਰ ਤੋ ਹੈ ਨਾ ਉਹ ਅਹ ਤੜਕੇ ਨੂੰ ਜਾਂਦੇ ਦੋ ਦੋ ਤਿੰਨ ਤਿੰਨ ਵਜ਼ੇ ਤੱਕ ਜਾਂਦੇ ਏ ਪਰ ਨੰਗੇ ਪੈਰੀ ਜਾਂਦੇ ਨੇ ਉਹ ਹਾਂਜੀ ਉਹ ਬੱਚਿਆ ਦੇ ਸ਼ਾਸ ਨੂੰ ਦੇਖਕੇ ਨਾ ਮਤਲਬ ਕੀ ਸੰਗਤ ਚ ਵੀ ਸ਼ਾਸ ਆ ਜਾਂਦਾ ਏ ਵੀ ਅਸੀਂ ਵੀ ਕਰ ਸਕਦੇ ਹਾਂ ਹਾਂਜੀ ਉਹ ਮਤਲਬ ਕੀ ਅਹਿਸਾਸ ਕਰਦੇ ਹੁੰਦੇ ਏ ਵੀ ਉਹ ਬੱਚੇ ਜਦ ਇਹਨਾ ਅਹ ਤਸੀਹੇ ਇੰਨੇ ਇੰਨੇ ਝੱਲ ਸਕਦੇ ਹਾਂ ਕੁੱਛ ਸਾਡੇ ਸ਼ਰੀਰ ਤੇ ਵੀ ਹੋਵੇ ਅਸਰ ਵੇ ਅਸੀਂ ਵੀ ਉਸ ਚੀਜ਼ ਨੂੰ

ਉਹ ਇੰਨਾ ਕੁੱਛ ਕਰ ਸਕਦੇ ਏ ਤਾਂ ਅਸੀਂ ਵੀ ਤਾਂ ਕੁੱਛ ਕਰ ਸਕਦੇ ਹਾਂ ਹਾਂਜੀ ਫ਼ੇਰ ਅਸੀਂ ਉਹ ਤੋ ਤਾਂ ਇਹੀ ਸਿਕ੍ਸਾ ਲਈ ਹੈ ਕੀ ਵੀ ਅਸੀਂ

ਲਈ ਸਾਇਦ ਫਤਿਹਗੜ੍ਹ ਸਾਹਿਬ ਜਿਹੜਾ ਗੁਰੂਦਆਰੇ ਦਾ ਨਾਮ ਏ

ਹਾਂਜੀ ਬਾਬਾ ਫ਼ਤਿਹ ਸਿੰਘ ਜੀ ਕਿਉਂਕਿ ਛੋਟੋ ਸਾਹਿਬਜ਼ਾਦੇ ਸੀ ਨਾ ਉਹਨਾ ਦੇ ਸਭ ਤੋ ਛੋਟੋ ਸਾਹਿਬਜ਼ਾਦੇ ਦੇਖਿਆ ਸੀਗਾ ਵੀ ਹਨ ਉਹਨਾ ਚ ਐਨੀਂ ਦਲੇਰੀ ਆ ਇੰਨਾ ਸ਼ਾਸ ਆ ਉਹਨਾ ਦੇ ਵਿੱਚ ਇੰਨੀ ਅਹ ਮਤਲਬ ਕੀ ਉਹਨਾ ਦੇ ਐਨਾ ਨੂਰ ਵੀ ਸੀਗਾ ਨਾ ਕੀ ਬਹੁਤ ਜਿਆਦਾ ਤੇ ਉਸ time ਉਹਨਾ ਨੇ ਤਾਂ ਫ਼ਤਿਹ ਸਿੰਘ ਜੀ ਦੇ ਨਾਮ ਤੇ ਬਾਬਾ ਫਤਿਹਗੜ੍ਹ ਸਾਹਿਬ ਰੱਖਿਆ ਸੀਗਾ ਹਮ ਮੈਨੂੰ ਇਹਨਾ ਚੀਜ਼ਾਂ ਦਾ ਪਤਾ ਨਹੀਂ ਸੀਗਾ ਗੁਰੂਦਵਾਰੇ ਤਾਂ ਕਿੰਨੇ ਵਾਰੀ ਗਏ ਆ ਅਸੀਂ ਵੀ

ਮਤਲਬ ਕੀ ਇੰਨੀ knowledge ਨਹੀਂ ਪਤਾ ਸੀਗੀ

ਤਾਂ ਅੱਜ ਤੁਸੀਂ ਦੱਸਿਆ ਵੀ ਇਹ

ਹਾਂਜੀ ਉੱਥੇ ਮਤਲਬ ਕੀ ਆਪਾਂ ਨਾ ਕਹਿੰਦੇ ਲੋਕ ਕਹਿ ਦਿੰਨੇ ਏ ਅਸੀਂ ਤਾਂ ਦੇਖ ਕੇ ਆਏ ਸੀਗੇ ਉੱਥੇ ਪਰ ਉੱਥੇ ਦੀ history ਵੀ ਪਤਾ ਹੋਣੀ ਚਾਹੀਦੀ ਏ ਆਪਾਂ ਨੂੰ ਫਤਿਹਗੜ੍ਹ ਸਾਹਿਬ ਦੀ ਨਹੀਂ ਮਤਲਬ ਕੀ history ਨਹੀਂ ਪਤਾ ਸੀ ਵੀ ਅਸੀਂ ਵੀ ਤਾਂ ਜਾਂਦੇ ਸੀ ਵੀ ਨੀਚੇ ਜਿਹੜੇ ਪੋੜੀਆ ਉੱਤਰ ਕੇ ਜਾਂਦੇ ਏ ਮਤਲਬ ਕੀ ਕਿਉ ਵੀ ਨੀਚੇ ਇੰਨੀ ਕਿਉ ਬਣਿਆ ਹੋਇਆ ਹੈ ਲੇਕਿਨ ਜਿਵੇਂ ਤੁਸੀਂ ਦੱਸਿਆ ਇਹਨੂੰ ਭੋਰਾ ਸਾਹਿਬ ਕਹਿੰਦੇ ਏ

ਤਾਂ ਇਸ ਚੀਜ਼ ਦਾ ਪਤਾ ਲੱਗਿਆ ਭੋਰਾ ਸਾਹਿਬ ਵੀ ਅਸੀਂ ਕਹਿੰਦੇ ਸੀ ਠੰਡਾ ਬੁਰਜ ਕਿਉ ਰੱਖਿਆ ਹੈ ਇਹਦਾ ਨਾਮ

ਤਾਂ ਇਹ ਪਤਾ ਲੱਗਿਆ ਵੀ ਇਸ ਦਾ main region ਇਹ ਸੀਗਾ

ਵੀ ਇਸ ਚੀਜ਼ ਦਾ ਤਾਂ ਫਤਿਹਗੜ੍ਹ ਸਾਹਿਬ ਗੁਰੂਦਆਰਾ ਵੀ ਫਤਿਹਗੜ੍ਹ ਸਾਹਿਬ ਕਹਿਣੇ ਆ ਵੀ ਬਾਬਾ ਫ਼ਤਿਹ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ

ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਹਾਂ ਅੰਗਰੇਜ਼ਾਂ ਨੇ ਇੰਗਲੈਂਡ ਦੇ ਉਦਯੋਗਾਂ ਅਤੇ ਵਾਪਾਰ ਦੀ ਤਰੱਕੀ ਲਈ ਭਾਰਤ ਵਾਪਾਰ ਅਤੇ ਉਦਯੋਗਾਂ ਨੂੰ ਨਸ਼ਟ ਕਰ ਦਿੱਤਾ, ਉਹਨਾਂ ਨੇ ਭਾਰਤੀ ਉ ਉਦਯੋਗਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ, ਤਾਂ ਕਿ ਉਹ ਇੰਗਲੈਂਡ ਦੇ

ਵੇਚਣ ਅਤੇ ਇੰਗਲੈਂਡ ਵਿੱਚ ਬਣੇ ਮਾਲ ਨੂੰ ਮਹਿੰਗੇ ਮੁੱਲ ਤੇ ਖ਼ਰੀਦਣ ਲਈ ਮਜ਼ਬੂਰ ਕਰ ਦਿੱਤਾ, ਭਾਰਤ ਨੇ ਇਸ ਆਰਥਿਕ ਸ਼ੋਸ਼ਣ ਦੇ ਨਤੀਜੇ ਵਜੋਂ ਭਾਰਤ ਤੋਂ ਇੱਕ ਬਹੁਤ ਖ਼ੁਸ਼ਹਾਲ ਦੇਸ ਸੀ, ਵੇਖਦਿਆਂ ਹੀ ਵੇਖਦਿਆਂ ਗ਼ਰੀਬ ਹੋ ਗਿਆ, ਇਸ ਕਾਰਨ ਭਾਰਤੀਆਂ ਵਿੱਚ ਭਾਰੀ ਰੋਹ ਫੈਲ ਗਿਆ ਅਤੇ ਉਹਨਾਂ ਨੇ ਇਸ ਰਾਜ ਦਾ ਅੰਤ ਕਰਨ ਦਾ ਫੈਸਲਾ ਕਰ ਲਿਆ ਭੂਮੀ ਮਾਲਕਾਂ ਦਾ ਵਿਨਾਸ, ਇਸ ਇੰਸਪੈਕਟਰ company ਦੇ ਨਾਲ ਰਾਜੇ ਨੂੰ ਜਿੱਤਿਆ ਉੱਥੇ ਭੂਮੀ ਦਾ ਨਵਾਂ ਪ੍ਰਬੰਧ ਕੀਤਾ, ਉਸਨੇ ਅਣਗਿਣਤ ਜਾਗੀਰਾਂ ਨੂੰ ਜ਼ਬਤ ਕਰਕੇ ਅਤੇ ਅਨੇਕ ਜ਼ਿੰਮੀਦਾਰਾਂ ਅਤੇ ਤਾਲੁਕਦਾਰਾਂ ਦੇ ਅਧਿਕ ਖ਼ਤਮ ਕਰ ਦਿੱਤੇ ਕਈ ਜ਼ਿੰਮੀਦਾਰਾਂ ਨੂੰ ਇਨਾਮ ਵਜੋਂ ਜਗੀਰਾਂ ਮਿਲੀਆਂ ਹੋਈਆਂ ਅਤੇ

ਇਹਨਾਂ ਕਾਰਨ ਕਰਕੇ ਭੂਮੀ ਮਾਲਕ ਦੀ ਹਾਲਤ ਬਹੁਤ ਤਰਸਯੋਗ ਹੋ ਗਈ, ਨਤੀਜੇ ਵਜੋਂ ਉਹ ਅੰਗਰੇਜ਼ਾਂ ਦੇ ਕੱਟੜ ਦੁਸ਼ਮਣ ਬਣ ਗਏ east india Company ਨੇ ਭਾਰਤ ਦੀਆਂ ਬਹੁਤ ਸਾਰੀਆਂ ਰਿਆਸਤਾਂ ਤੇ ਅਧਿਕਾਰ ਕਰ ਲਿਆ ਸੀ, ਇਸਦਾ ਨਤੀਜਾ ਇਹੋ ਹੋਇਆ ਕਿ ਇਸ ਰਿਆਸਤ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ, ਬਹੁਤ ਸਾਰੇ ਲੋਕਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਗਈਆਂ, ਇਹਨਾਂ ਕਾਰਨਾਂ ਕਰਕੇ ਉਹਨਾਂ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ। ਇਸ ਤਰ੍ਹਾਂ ਉਹ ਸਾਰੇ ਅੰਗਰੇਜ਼ੀ ਰਾਜ ਦੇ ਕੱਟੜ ਵਿਰੋਧੀ ਬਣ ਗਏ ਅਤੇ ਅਠਾਰਾਂ ਸੌ ਸਤਵੰਜਾ ਈਸਵੀ ਦੀ ਵਿਧਹੋ, ਵਿਧਰੋਹ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਦੇ ਭਾਰਤੀਆਂ ਨੂੰ ਉੱਚੇ ਤੋਂ ਵਾਂਝਿਆ ਰੱਖਣ ਦੀ ਨੀਤੀ ਅਪਣਾਈ ਭਾਵੇਂ ਅਠਾਰਾਂ ਸੌ ਤੇਤੀ ਈਸਵੀ ਦੇ ਚਾਰਟਰ ਐਕਟਰ ਵਿੱਚ ਇਹ ਕਿਹਾ ਗਿਆ ਸੀ ਕਿ ਨੌਕਰੀਆਂ ਦੇਣ ਵੇਲੇ ਜਾਤ ਧਰਮ ਦਾ ਰੰਗ ਅ ਆਦਿ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਵੇਗਾ।

ਯੋਜਨਾਵਾਂ ਬਣਾਉਣ ਲੱਗ ਪਏ ਭਾਰਤੀ ਸੈਨਿਕਾਂ ਨੂੰ ਬਹੁਤ ਘੱਟ ਤਰੱਕੀ ਦਿੱਤੀ ਜਾਂਦੀ ਸੀ। ਉਹ ਵੱਧ ਤੋ ਵੱਧ ਸੂਬੇਦਾਰ ਦੇ ਅਹੁਦੇ ਤੱਕ ਪਹੁੰਚ ਸਕਦੇ ਸਨ, ਭਾਰਤੀ ਸੈਨਿਕਾਂ ਨੂੰ ਅੰਗਰੇਜ਼ਾਂ ਸੈਨਿਕਾਂ ਦੀ ਤੁਲਨਾ ਵਿੱਚ ਬਹੁੁਤ ਘੱਟ ਤਨਖ਼ਾਹ ਦਿੱਤੀ ਜਾਂਦੀ ਸੀ।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 ਕਾਰਨਾਂ ਤੋਂ ਭਾਰਤੀ ਸੈਨਿਕਾਂ ਵਿੱਚ ਅੰਗਰੇਜ਼ਾਂ ਪ੍ਰਤੀ ਬਹੁਤ ਗੁੱਸਾ ਸੀ ਅਠਾਰਾਂ ਸੌ ਉਣਤਾਲੀ ਤੋਂ ਅਠਾਰਾਂ ਬਿਆਲੀ ਈਸਵੀ ਵਿੱਚ ਪਹਿਲੀ ਐਗਲੋ ਅਫਗਾਨ ਲੜਾਈ ਲੜੀ ਗਈ, ਹੁਣ ਤੱਕ ਸੰਸਾਰ ਵਿੱਚ ਜਿੰਨੀਆਂ ਵੀ ਲੜਾਈਆਂ ਹੋਈ ਸਨ, ਉਹਨਾਂ ਵਿੱਚ ਅੰਗਰੇਜ਼ ਜੇਤੂੂ ਰਹੇ ਸਨ, ਇਸ ਲਈ ਉਹਨਾਂ ਨੂੰ ਅਜਿੱਤ ਮੰਨਿਆ ਜਾਂਦਾ ਸੀ, ਪਰ ਅਫਗਾਨੀਸਤਾਨ ਨਾਲ ਹੋਈ ਇਸ ਪਹਿਲੀ ਲੜਾਈ ਵਿੱਚ ਅੰਗਰੇਜ਼ਾਂ ਨੂੰ ਤਬਾਹ ਹੁਣ ਹਾਰ ਦਾ ਸਾਹਮਣਾ ਕਰਨਾ ਪਿਆ ਇਸਦਾ ਭਾਰਤੀ ਸੈਨਿਕਾਂ ਦੇ ਦਿਲ ਤੇ ਡੂੰਘਾ ਪ੍ਰ ਪ੍ਰਭਾਵ ਪਿਆ।

ਅੰਗਰੇਜ਼ਾਂ ਨੂੰ ਭਾਰਤ ਤੋਂ ਕੱਢ ਸਕਦੇ ਹਾਂ ਭਾਰਤ ਵਿੱਚ ਬ੍ਰਿਟਿਸ਼ ਸਮਾਧਾਨ ਦੇ ਵਿਸਥਾਰ ਦੇ ਨਾਲ ਨਾਲ ਅੰਗਰੇਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੈਨਿਕ ਭਰਤੀ ਕਰਨੇ ਪਏ। ਅਠਾਰਾਂ ਸੌ ਪਚਵੰਜਾ ਤੋਂ ਅਠਾਰਾਂ ਸੌ ਸਤਵੰਜਾ ਈਸਵੀ ਵਿੱਚ ਇੰਗਲੈਂਡ ਦੀ ਲੜਾਈ ਵਿੱਚ ਉਲਝ ਗਿਆ, ਹਾਲਾਤ ਨਾਲ ਨਿਬੜਨ ਲਈ ਉਸਨੂੰ ਬਹੁਤ ਸਾਰੀਆਂ ਅੰਗਰੇਜ਼ ਸੈਨਿਕਾਂ ਨੂੰ ਭਾਰਤ ਤੋਂ ਬੁਲਾਉਣਾ ਪਿਆ, ਇਸ ਕਾਰਨ ਭਾਰਤ ਵਿੱਚ ਭਾਰਤੀਆਂ ਅਤੇ ਬ੍ਰਿਟਿਸ਼ ਸੈਨਿਕਾਂ ਦਾ ਅਨੁਪਾਤ ਛੇ ਵਟਾ ਇੱਕ ਰਹਿ ਗਿਆ। ਇਸ ਤੋਂ ਭਾਰਤੀ ਸੈਨਿਕ ਵਿਦਰੋਹ ਕਰਨ ਲਈ ਪ੍ਰੇਰਿਤ ਹੋਏ ਅਠਾਰਾਂ ਸੌ ਛਪੰਜਾ ਈਸਵੀ ਵਿੱਚ ਲਾਰਡ ਕੈਨਿੰਗ ਨੇ ਸਮਾਨ ਸੇਵਾ ਭਾਰਤੀ act ਦੇ ਜਖ਼ਮਾਂ ਤੇ ਲੂੂਣ ਛਿੜਕਿਆ ਦਾ ਕੰਮ ਕੀਤਾ, ਇਸ act ਦੇ ਅਨੁਸਾਰ ਹਰੇਕ ਨਵੇਂ ਭਰਤੀ ਹੋਣ ਵਾਲੇ ਸਿਪਾਹੀ ਨੇ ਇਹ ਸਰਤ ਲਾਈ ਗਈ ਕਿ ਲੋੜ ਪੈਣ ਤੇ ਉਸਨੂੰ ਲੜਾਈ ਵਿੱਚ ਹਿੱਸਾ ਲੈਣ ਲਈ ਵਿਦੇਸ਼ ਵਿੱਚ ਵੀ ਭੇਜਿਆ ਜਾ ਸਕਦਾ ਹੈ ਭਾਰਤੀ ਸੈਨਿਕ ਸਮੁੰਦਰ ਪਾਰ ਜਾਣਾ ਪਾਪ ਸਮਝਦੇ ਸਨ, ਜਦ ਇਸਦੇ ਲਈ ਉਹਨਾਂ ਨੂੰ ਮਜ਼ਬੂਰ ਕੀਤਾ ਗਿਆ ਤਾਂ ਮਜ਼ਬੂਰ ਹੋ ਕੇ

ਵਿੱਚ ਵਿਦਰੋਹ ਦਾ ਵਾਤਾਵਰਨ ਬਣ ਗਿਆ ਇਸ ਫ਼ੋਜ ਦੇ ਪਜੱਤਰ ਹਜ਼ਾਰ ਸੈਨਿਕਾਂ ਦਾ ਸੰਬੰਧ ਅਵਧ ਨਾਲ ਸੀ, ਉਹ ਇਹ ਸਹਿਣ ਨੂੰ ਤਿਆਰ ਨਹੀਂ ਸਨ ਕਿ ਉਹਨਾਂ ਦੀ ਆਪਣੀ ਰਿਆਸਤ ਨੇ ਅੰਗਰੇਜ਼ ਕਬਜ਼ਾ ਕਰ ਲੈਣ, ਚਰਬੀ ਵਾਲੇ ਕਾਰਤੂਸ, ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਦਾ

ਵ ਵਰਤੇ ਜਾਣ ਵਾਲੇ ਕਾਰਤੂਸਾਂ ਤੇ ਗਾਂ ਅਤੇ ਸੂਰ ਦੀ ਚਰਬੀ ਲੱਗੀ ਹੁੰਦੀ ਸੀ, ਇਹਨਾਂ ਨੂੰ ਰਾਇਫਲਾਂ ਵਿੱਚ ਭਰਨ ਤੋਂ ਪਹਿਲਾਂ ਦੰਦਾਂ ਨਾਲ ਖਿੱਚਣਾ ਪੈਂਦਾ ਸੀ। ਜਦੋਂ ਭਾਰਤੀ ਸੈਨਿਕਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਭੜਕ ਉੱਠੇ, ਉਹਨਾਂ ਦੇ ਇਹਨਾਂ ਚਰਬੀ ਵਾਲੇ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਨਾਂਹ ਕਰ ਦਿੱਤੀ, ਜਦੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਇਹ